ਹੋਰ ਕੀ ਯਾਰ ਤੈਨੂੰ ਪਤਾ ਹੀ ਹੈ ਕਿ ਹੁਣ ਹਰ ਤਰ੍ਹਾਂ ਦੀ ਜਿਹੜੀ facility ਹੈਗੀ ਸਾਨੂੰ phone ਚੋਂ ਹੀ ਮਿਲ ਜਾਂਦੀ ਹੈ ਨਹੀਂ ਪਹਿਲਾਂ ਪਹਿਲਾਂ ਤੈਨੂੰ ਹਮ ਵੈਸੇ ਆਹ ਗੱਲ ਬੜੀ ਵਧੀਆ ਵੈਸੇ ਹਨਾ ਹੈਗੀ ਆ technology ਦੀ ਤੂੰ ਵੇਖ ਕਿ phone ਦੇ ਵਿੱਚ ਤੈਨੂੰ ਪਤਾ ਹਰ ਚੀਜ਼ ਜਿਹੜੀ ਅੱਜ ਕੱਲ੍ਹ ਮਿਲ ਜਾਂਦੀ ਹੈ ਨਹੀਂ, ਹੁਣ phone ਦੇ ਵਿੱਚ ਆਪਾਂ ਪਾਠ ਕੀਰਤਨ ਵੀ ਜਿੱਦਾਂ ਮਤਲਬ ਕਿ ਪਾਠ ਪੂਠ ਸੁਣ ਵੀ ਸਕਦੇ ਹਾਂ ਫਿਰ ਤੈਨੂੰ ਪਤਾ ਹੈ ਜਿੱਦਾਂ ਮਤਲਬ ਕੀ ਹੁੰਦਾ ਸੀਗਾ ਕਈ ਵਾਰੀ ਬੰਦੇ ਦਾ ਗੁਟਕਾ ਸਾਹਿਬ ਘਰ ਰਹਿ ਜਾਂਦਾ ਨਹੀਂ, ਤੇ ਹਾਂ ਰਸਤੇ ਦੇ ਵਿੱਚ ਚੱਲਦੇ ਫਿਰਦੇ ਵੀ ਪਾਠ ਵੀ ਕਰ ਸਕਦੇ ਹਾਂ, ਨਹੀਂ ਹਮ

ਹਮ ਠੀਕ ਹੈ ਯਾਰ ਆਹੀਓ ਕੰਮ ਕਰਨੇ ਆਂ ਹੋਰ ਕੀ ਕਰਿਆ ਕਰਨਾ ਤੇ ਹੋਰ ਕੀ ਪਰ ਇਹ ਆ ਕਿ ਯਾਰ ਇੱਕ ਗੱਲ ਆ ਜਦੋਂ ਦੇ phone ਆ ਗਏ ਆ ਹਨਾ, ਤੈਨੂੰ ਪਤਾ ਹੈ ਕਿੰਨੀ ਮਤਲਬ ਕਿ facility ਹੋਈ ਗਈ ਹੈ ਨਹੀਂ ਹਮ ਪਹਿਲਾਂ ਪਹਿਲਾਂ ਕਿੱਥੇ buttons ਵਾਲੇ phone ਚੱਲਦੇ ਹੁੰਦੇ ਸੀਗੇ ਫਿਰ touch ਹਨਾ ਹੁਣ ਤੇ ਕਿੰਨੀਆਂ ਤਰ੍ਹਾਂ ਦੀਆਂ apps ਹੀ ਆ ਗਈਆਂ ਆਂ ਤੇ ਯਾਰ ਜਿੰਨਾਂ ਨਾਲ ਪਤਾ ਕੀ ਹੋਇਆ ਹੈ ਕਿ ਸਾਡਾ ਮਤਲਬ ਕਿ ਜ਼ਮਾਨਾ ਬਹੁਤ fast ਹੋ ਗਿਆ ਨਹੀਂ ਹਮ ਹਾਂ ਜਿੱਦਾਂ ਮਤਲਬ ਕਿ cash ਵਗ਼ੈਰਾ ਤੈਨੂੰ ਪਤਾ ਹੈ transfer ਵੀ ਕਰ ਸਕਦੇ ਹਾਂ ਹਨਾ ਇਹਨਾਂ ਰਾਹੀਂ ਜਿਹੜੇ ਇਹ networking app app ਹੈ ਹਨਾ ਹਾਂ ਫਿਰ ਉਹ ਜਿਹੜੇ ਜਿੱਦਾਂ ਮਤਲਬ ਕਿ ਬਿਜ਼ਲੀ ਵਗ਼ੈਰਾ ਦੇ ਬਿੱਲ pay ਕਰਨਾ ਵਾਂ ਉਹ ਵੀ ਤੈਨੂੰ ਪਤਾ ਆਪਾਂ online ਉਹਦੇ ਰਾਹੀਂ ਕਰ ਸਕਦੇ ਹਾਂ ਫਿਰ even ਇਸੇ ਤਰ੍ਹਾਂ, ਪਰ ਯਾਰ ਪਰ ਯਾਰ ਲੋਕੀ fan ਹੀ ਬੜੇ ਕੀ ਕਰਨਾ ਯਾਰ ਲੋਕੀ ਤੇ ਪੱਬਜੀ ਪਿੱਛੇ ਪਾਗਲ ਹੋਏ ਪਏ ਆ ਹਮ ਪਰ ਇੱਕ ਗੱਲ ਇਹ ਹੈ ਆ ਮਤਲਬ ਕਿ ਨਾ ਇਹਨਾਂ ਨੂੰ ਜੇ ਮਤਲਬ ਕਿ ਜੇ ਬੰਦਾ ਸਹੀ ਤਰ੍ਹਾਂ ਇਸਤੇਮਾਲ ਕਰੇ ਤੇ ਠੀਕ ਹੈਗਾ ਹੈ but ਯਾਰ ਤੈਨੂੰ ਪਤਾ ਕਾਫ਼ੀ ਸਾਰੇ ਬੱਚੇ ਜਿਹੜੇ ਹੈਗੇ ਨਾ ਉਹਨਾਂ ਨੂੰ ਤਾਂ ਇੱਕ ਨਾ ਨਸ਼ਾ ਹੁੰਦਾ ਨਾ ਜਿੱਦਾਂ ਉਹੀ ਲੱਗਦਾ ਆ ਪੱਬਜੀ ਦਾ ਨਹੀਂ ਦਿਨ ਰਾਤ ਲੱਗੇ ਹੀ ਮਤਲਬ ਕਿ ਬੱਚੇ ਜਿਹੜੇ ਹੈਗੇ ਆ ਪੱਬ ਜੀ ਖੇਡਦੇ ਹੁੰਦੇ ਆ, ਮੇਰੇ ਮਾਸੀ ਦਾ ਮੁੰਡਾ ਦੇਖੀ ਉਹ ਤੇ ਸਦਾਈ ਹੋ ਗਿਆ ਪੱਬਜੀ 'ਚ ਪਤਾ ਕੀ ਕਰੇਗਾ ਪਹਿਲਾਂ ਉਹਨੇ ਪੱਬ ਜੀ ਖੇਡਣੀ ਹੈ ਫਿਰ ਉਹਨੇ ਬਾਅਦ 'ਚ ਜਦੋਂ free time ਹੋਏਗਾ ਨਾ ਉਹਨੇ ਪੱਬਜੀ ਦੀ videos ਹੀ ਦੇਖੀ ਜਾਣੀ ਹੈ ਯੂ ਟਿਊਬ ਤੇ ਹਮ ਏਦਾਂ ਹੀ ਕਰਦਾ ਰਹਿੰਦਾ।

ਹਾਂ ਓਦਾਂ ਤੈਨੂੰ ਪਤਾ ਹੀ ਹੈਗਾ ਕਿ ਅੱਜ ਕੱਲ੍ਹ study ਲਈ ਕਾਫ਼ੀ ਸਾਰੇ ਜਿੱਦਾਂ app ਲੱਗ~ ਅਹ ਚੱਲੇ ਹੋਏ ਆ ਤੇ ਤੈਨੂੰ ਪਤਾ ਹੀ ਹੈ ਕਿ ਜਿੱਦਾਂ ਹੁਣ ਜਿੱਦਾਂ ਆਪਾਂ ਕਿਤੇ ਜਾਣਾ ਹੋਵੇ ਹਨਾ ਯਾਰ GPS ਦਾ ਕਿੰਨਾ ਫ਼ਾਇਦਾ ਆ ਨਹੀਂ, ਪਹਿਲਾਂ ਸੀਗਾ ਕਿ ਮਤਲਬ ਕਿ ਬੰਦੇ ਨੂੰ ਕਿਤੇ ਜਾਣਾ ਹੋਵੇ ਤੇ ਬੰਦਾ ਸੋਚਦਾ ਸੀਗਾ ਯਾਰ ਕਿਹਦੇ ਤੋਂ ਪੁੱਛੀਏ address ਨੀ ਪਤਾ ਹਨਾ ਜਾਂ ਕਿੱਦਾਂ ਵੀ ਆ ਅੱਜ ਕੱਲ੍ਹ ਤੈਨੂੰ ਪਤਾ GPS ਦੇ ਰਾਹੀਂ ਬੰਦਾ ਆਪਣੀ location ਕਰੇ location trace ਕੀਤੀ ਕਿਸੇ ਦੀ, ਤੇ ਚਲੋ ਉਸੇ ਰਾਹੀਂ ਤੇ ਪਹੁੰਚ ਗਏ ਨਹੀਂ ਨਹੀਂ ਪਤਾ ਲੱਗਿਆ ਤੇ ਚੱਲੋ ਉਹ ਤੋਂ ਗੂਗਲ ਤੇ ਪਾਇਆ ਪਤਾ ਲੱਗ ਜਾਂਦਾ ਸਭ ਕੁੱਝ ਹੀ ਨਹੀਂ, ਹਮ ਹਾਂ ਵੈਸੇ ਦੇਖ ਕਿੱਦਾਂ ਦੀ ਗੱਲ ਹੈਗੀ ਨਾ ਸਾਨੂੰ ਪਤਾ ਲੱਗ ਜਾਂਦਾ ਕਿ ਇਹ sim ਕਿਹਦੀ ਆ ਹਨਾ ਜਾਂ ਸਾਨੂੰ ਕਿੰਨੇ ਵਾਰੀ call ਆਈ ਆ ਸਾਰੀ ਤੈਨੂੰ ਪਤਾ ਕੀ ਉਹ ਮਿਲ ਜਾਂਦੀ ਹੈ ਸਾਨੂੰ ਸਾਰੀ detail ਮਿਲ ਜਾਂਦੀ ਆ, ਪਰ ਯਾਰ stop stop watch ਚੱਲਦਾ ਵੀ ਯਾਰ stop watch ਜਿਹੜੀ phone ਦੇ ਵਿੱਚ ਹੁੰਦੀ ਹੈ ਉਹਦਾ ਯਾਰ ਕਿੰਨਾ ਫ਼ਾਇਦਾ ਹੈ ਅੱਛਾ stop watch ਤੇ ਤੂੰ ਛੱਡ ਤੈਨੂੰ ਪਤਾ ਪਹਿਲਾਂ ਪਹਿਲਾਂ ਜਦੋਂ ਆਪਾਂ ਛੋਟੇ ਛੋਟੇ ਹਨਾ ਘੜੀਆਂ ਰੱਖੀਆਂ ਹੁੰਦੀਆਂ ਸੀਗੀਆਂ ਹਨਾ ਸਿਰਾਹਣੇ ਜਦੋਂ ਉੱਠਣਾ ਕਰਨਾ ਜਦੋਂ ਤੈਨੂੰ ਪਤਾ ਹੈ ਪਹਿਲਾਂ ਜਦੋਂ ਇਹ ਦੋ ਹਜ਼ਾਰ ਨੋਂ ਦੇ ਵਿੱਚ ਹੀ ਸ਼ਾਇਦ ਦੋ ਹਜ਼ਾਰ ਨੋਂ ਦਸ 'ਚ phone ਵਗ਼ੈਰਾ ਹੈ ਜਿਹੜੇ ਜ਼ਿਆਦਾ ਐਂਡਰੋਇਡ phone ਜਿਹੜੇ ਇਹ ਚੱਲੇ ਆ, ਤੇ ਜਦੋਂ ਜਦੋਂ ਆਪਾਂ ਛੋਟੇ ਹੁੰਦੇ ਸੀਗੇ ਮੰਮੀ ਨੇ ਰੱਖ ਦੇਣੀ ਛੋਟੀ ਜਿਹੀ ਘੜੀ ਰੱਖ ਦੇਣੀ ਸਿਰਾਹਣੇ ਹਨਾ, ਉਹ ਵੱਜਦੀ ਰਹਿਣੀ ਤੇ ਅੱਜ ਕੱਲ੍ਹ ਤੈਨੂੰ ਪਤਾ ਕਿ ਅਸੀਂ ਹੁਣ ਆਪ ਹੀ phone 'ਚ ਲਾਇਆ alarm ਚਲੋ ਜੀ ਸਵੇਰੇ ਵੱਜਿਆ ਉੱਠ ਗਏ ਤੈਨੂੰ ਪਤਾ ਮੈਂ ਤੇ ਮਤਲਬ ਕਿ ਨਾ ਜਿੱਦਾਂ ਹੁਣ ਯੂ ਟਿਊਬ ਹੈ ਨਾ ਮੈਂ ਤੇ ਬਹੁਤ ਕੁਛ ਸਿੱਖਿਆ ਹੈ ਤੈਨੂੰ ਪਤਾ ਉਹਦੇ ਵਿੱਚੋਂ ਤੈਨੂੰ ਪਤਾ ਹੈ ਕਾਫ਼ੀ ਸਾਰੀਆਂ ਜਿਹੜੀਆਂ ਮੈਂ ਚੀਜ਼ਾਂ ਬਣਾਉਂਦੀ ਹਾਂ ਯੂ ਟਿਊਬ ਤੋਂ channel ਜਿਹੜੇ subscribe ਕੀਤੇ ਹੋਏ ਆ ਹਨਾ ਉਹ ਸਿੱਖਿਆ ਫਿਰ ਉਸ ਤੋਂ ਬਾਅਦ ਜਿੱਦਾਂ ਉਹਦਾ ਯਾਰ cutting ਦਾ ਕੰਮ ਵੀ ਜਿਹੜਾ ਆ ਨਾ ਮੈਂ ਇਹ ਸਿਲਾਈ ਦਾ ਤੈਨੂੰ ਪਤਾ ਮੈਂ ਉਹਦੇ ਵੀ channel ਜਿਹੜੇ ਉਹ ਕੀਤੇ ਹੋਏ ਆ save ਵੀ ਅੱਛਾ ਠੀਕ ਹੈ ਤੇ ਤਾਂ ਕਰਕੇ ਨਾ ਮੈਂ ਉਹ ਵੀ ਤੈਨੂੰ ਪਤਾ ਇਹ ਤੋਂ ਸਿੱਖੇ ਆ, ਇਹ ਮਤਲਬ ਜਿੱਦਾਂ tailor ਦਾ cutting ਵਗ਼ੈਰਾ ਦਾ ਸਿਲਾਈ ਦਾ ਕੰਮ ਜਿਹੜਾ ਸਿੱਖਿਆ ਤੇ ਤੈਨੂੰ ਪਤਾ ਹੀ ਹੈ ਮੈਂ ਘਰ ਕਰਦੀ ਹਾਂ ਥੋੜ੍ਹਾ ਬਹੁਤ ਮਤਲਬ ਥੋੜ੍ਹਾ ਬਹੁਤ ਮੈਂ ਸਿੱਖ ਲਿਆ ਹੈ ਤੇ ਚਲੋ ਜੀ ਥੋੜ੍ਹਾ ਬਹੁਤਾ ਤੈਨੂੰ ਪਤਾ ਹੋਰ ਸਿੱਖ ਲੈਣਾ ਹੋਰ ਕੀ।

ਹਮ ਤੂੰ makeup ਦਾ ਦੇਖਦੀ ਹੁੰਦੀ ਆਂ, ਠੀਕ ਹੈ ਠੀਕ ਹੈ ਚੱਲ ਯਾਰ ਉਹ ਵੀ ਵਧੀਆ ਵੈਸੇ ਤਾਂ ਹਮ ਹੋਰ ਤੂੰ ਦੇਖ ਕਿੰਨੀਆਂ ਸਾਰੀਆਂ apps ਹੈਗੀਆਂ ਨੇ ਜਿੱਦਾਂ ਉਹ ਓਲਾ ਹਨਾ ਓਲਾ ਦਾ ਤੈਨੂੰ ਪਤਾ ਹੀ ਆ, ਓਲਾ ਦੇ ਉੱਤੇ ਤੈਨੂੰ ਪਤਾ ਹੀ ਆ ਆਪਾਂ ਆਪਣੀ ਜਿਹੜੀ ਹੈਗੀ ਆ ਉਹ ਗੱਡੀ book ਕਰਵਾ ਸਕਦੇ ਹਾਂ ਹਨਾ ਉਹਦੇ ਰਾਹੀਂ ਤੈਨੂੰ ਪਤਾ ਆਪਾਂ ਕਿਤੋਂ ਆਉਣਾ ਇਹ ਪੈਟਰੋਲ ਪਵਾਇਆ ਚਲੋ ਗੱਡੀ 'ਚ ਆ ਗਏ ਹਨਾ,

Online shopping ਹਾਂ online shopping ਆਪਾਂ ਤੈਨੂੰ ਪਤਾ ਹੈ apps ਦੇ ਰਾਹੀਂ ਕਰ ਸਕਦੇ ਹਾਂ ਫਿਰ online food ਜੋਮਟੋ ਸਵਿਗੀ ਫਿਰ ਆਹ ਡੋਮੀਨੋਜ ਵਾਲਿਆਂ ਦੀ ਵੱਖਰੀ app ਤੈਨੂੰ ਪਤਾ ਬਣੀ ਹੋਈ ਹੈ, ਫਿਰ ਨਾਇਕਾ ਵਾਲੇ ਜਿੱਦਾਂ ਹੁਣ ਆਪਾਂ makeup ਦਾ ਸਮਾਨ ਮੰਗਵਾਉਣਾ ਹੈ ਨਾਇਕਾ ਵਾਲਿਆਂ ਨੇ ਆਪਣੀ ਵੱਖਰੀ ਬਣਾਈ ਹੋਈ ਹੈ, ਮੈਕ ਵਾਲਿਆਂ ਨੇ ਆਪਣੀ ਵੱਖਰੀ app ਬਣਾਈ ਹੋਈ ਹੈ ਹਨਾ ਤੇ ਸਾਨੂੰ ਘਰ ਬੈਠੇ ਦੇਖ ਯਾਰ ਕਿੰਨੀ ਸਾਰੀ ਚੀਜ਼ਾਂ ਜਿਹੜੀਆਂ provide ਹੋ ਜਾਂਦੀਆਂ ਅੱਜ ਕੱਲ੍ਹ ਨਹੀਂ, ਪਰ ਯਾਰ ਮੈਨੂੰ ਤੇ ਐਮਾਜੋਨ ਜ਼ਿਆਦਾ ਮਤਲਬ ਕਿ best ਲੱਗਦਾ ਆ ਕਿ ਨਾ ਉਹ ਤੇ variety ਵੀ ਬੜੀ ਜ਼ਿਆਦਾ ਆ ਉੱਤੋਂ replace ਕਰਵਾਉਣ ਦਾ ਵੀ ਕੋਈ ਪੰਗਾ ਨੀ ਹਨਾ ਓਦਾਂ ਮੀਸ਼ੋ ਵੀ ਠੀਕ ਹੈ ਪਰ ਜ਼ਿਆਦਾ ਤੇ ਤੈਨੂੰ ਹਰ app ਜਿਹੜੀ ਆ ਉਹ ਵਧੀਆ ਹੈਗੀ ਹੈ ਉਹ ਨੀ ਕੋਈ ਗੱਲ ਹੈਗੀ

ਹੋਰ ਕੀ ਸਭ ਨਾਲੋਂ ਵੱਡੀ ਜਿਹੜੀ ਗੱਲ ਹੈਗੀ ਹੈ ਤੂੰ ਦੇਖੇਂਗੀ ਅਹ ਵਾਟਸੈਪ ਨਹੀਂ ਜਦੋਂ ਦਾ ਵਾਟਸੈਪ ਚੱਲਿਆ ਉਦੋਂ ਤੋਂ ਸਭ ਕੁਛ ਕਿੰਨਾ easy ਹੋ ਗਿਆ ਆ ਕੀ ਕੁੱਝ file ਭੇਜਣੀ ਆਂ ਹਮ Business ਦਾ ਕੰਮ ਹੈ ਨਾ ਤੇਰਾ ਫਿਰ ਤੇਰਾ business account ਹੋਣਾ ਤੇ ਤੂੰ ਇੱਕ ਦੂਜਾ ਵੀ ਤੇ ਰੱਖਿਆ ਹੋਇਆ contact ਵਾਲਾ ਹਾਂ। ਹਾਂ ਬੰਦਾ ਕੋਈ ਬਾਹਰ ਬੈਠਾ ਹੋਵੇ ਤੇ ਆਪਾਂ imagine ਹੀ ਕਰ ਸਕਦੇ ਹਾਂ ਹਾਏ ਉਹ ਏਦਾਂ ਹੋਵੇਗਾ ਜਾਂ ਓਦਾਂ ਹੋਵੇਗਾ ਹਨਾ ਤੇ ਅੱਜ ਕੱਲ੍ਹ ਤੈਨੂੰ ਪਤਾ ਹੀ ਹੈ ਕਿ video call ਦੇ ਰਾਹੀਂ ਅਸੀਂ ਬੜੀ ਮਤਲਬ ਕਿ ਉਹਨੂੰ ਸਾਫ਼ ਦੇਖ ਸਕਦੇ ਹੈਗੇ ਆ, ਨਹੀਂ Apps ਨੇ ਸਾਨੂੰ ਕਿੰਨੀਆਂ ਸਾਰੀਆਂ ਯਾਰ ਇਹ ਜਿੱਦਾਂ ਹੁਣ ਮਤਲਬ ਕਿ technology ਨੇ ਹਨਾ ਮਤਲਬ ਕਿ apps launch ਕੀਤੀਆਂ ਹੈਗੀਆਂ ਤੇ ਕਿੰਨਾ ਸਾਨੂੰ ਫ਼ਾਇਦਾ ਹੋ ਗਿਆ ਨਹੀਂ ਹਮ ਫਿਰ ਜਿੱਦਾਂ ਹੁਣ ਫੇਸਬੁਕ ਆ ਫੇਸਬੁਕ ਇੰਸਟਾ ਕਿੰਨਾ ਮਤਲਬ ਕਿ famous ਹੋ ਰਿਹਾ ਹੋ ਰਿਹਾ ਹੈ ਹਨਾ ਲੋਕੀ ਯਾਰ reels ਕਿੰਨੀਆਂ ਬਣਾਉਂਦੇ ਆ ਹਨਾ ਸਾਨੂੰ ਕੋਈ ਵੀ info~ information ਤੈਨੂੰ ਪਤਾ ਹੀ ਹੈ soc~ ਇਹ ਮਤਲਬ ਕਿ News news ਤੇ ਚੱਲ ਮੈਂ ਸੁਣਦੀ ਨੀ ਹੈਗੀ ਹਨਾ news ਤੋਂ ਬਾਅਦ ਪਤਾ ਲੱਗਦੀ ਆ social site ਤੇ ਪਹਿਲਾਂ ਪਤਾ ਲੱਗ ਜਾਂਦੀ ਹੈਗੀ ਹੈ ਸਾਨੂੰ ਕੀ ਹੋ ਰਿਹਾ ਕੀ ਨਹੀਂ ਹਨਾ ਇਹ ਸਾਰੀ information ਨਾਲੇ ਯਾਰ ਹੁਣ ਜਿੱਦਾਂ ਪਹਿਲਾਂ ਸੀਗਾ ਆਪਾਂ ਫੇਸਬੁੱਕ ਬੜੀ ਚਲਾਉਂਦੇ ਹੁੰਦੇ ਸੀਗੇ ਹਨਾ, ਹੁਣ ਹਾਂ ਤੇ ਫੇਸਬੁੱਕ ਤੇ ਤੈਨੂੰ ਪਤਾ ਇਹ ਵੀ ਮਤਲਬ ਕਿ ਬੜਾ ਵਧੀਆ ਤਰੀਕਾ ਹੈ ਇੱਕ ਦੂਜੇ ਦੇ ਨਾਲ ਜੁੜਨ ਦਾ ਨਹੀਂ ਜਿੱਦਾਂ ਹੁਣ ਮਤਲਬ ਕਿ ਸਾਡੇ ਅਲੱਗ ਅਲੱਗ ਅਲੱਗ ਅਲੱਗ states ਦੇ ਜਿਹੜੇ ਆ friend ਬਣਦੇ ਆ ਹਨਾ ਫਿਰ ਆਪਾਂ ਉਹਨਾਂ ਨੂੰ ਜਾਣਦੇ ਹਾਂ ਫਿਰ ਗੱਲਾਂ ਬਾਤਾਂ ਕਰਦੇ ਹਾਂ ਨਹੀਂ ਸੱਚੀ ਆਪਣਾ friend circle ਜਿਹੜਾ ਹੈ ਉਹ ਵੱਧਦਾ ਆ। ਹਮ ਆਹੀ ਗੱਲ ਹੈਗੀ ਹੈ ਨਾ ਇਹਦੇ ਨਾਲ ਇਹ ਹੈ ਕਿ ਜਿਹੜੀ social media ਤੇ ਇਹਦੇ ਨਾਲ ਬੰਦਾ ਜਿਹੜਾ ਹੈਗਾ ਨਾ ਉਹ ਇੱਕ ਦੂਜੇ ਨਾਲ contact 'ਚ ਰਹਿੰਦਾ ਆ ਹਨਾ attach ਰਹਿੰਦਾ ਆ,

ਜਿੱਦਾਂ ਵਾਟਸੈਪ ਵਾਟਸੈਪ ਫੇਸਬੁੱਕ ਇੰਸਟਾ ਮੈਸੇਂਜਰ ਹਮ ਫਿਰ ਆਹ ਗੂਗਲ ਪੇਅ ਵੀ ਮੇਰੇ ਕੋਲ ਹੈਗਾ ਸੀਗਾ but ਨਾ ਮੇਰਾ ਨਾ ਯਾਰ, ਉਹ ਨਾ ਹੋ ਗਿਆ ਹੈ missing ਹੋ ਗਿਆ card ਜਿਹੜਾ ਹੈ ਨਾ ਮੇਰਾ ਗੁੰਮ ਹੋ ਗਿਆ ਸੀਗਾ ਤੇ ਉਹਦਾ code ਜਿਹੜਾ ਨਾ ਹੁਣ change ਕਰਵਾਉਣਾ ਮੈਂ ਮਤਲਬ ਉਹਦਾ PIN change ਕਰਵਾਉਣਾ ਹੈ ਹੁਣ ਨਵਾਂ ਜਿਹੜਾ ਹੈ ਉਹ ਕਰਵਾਊਂਗੀ, ਕਰਵਾਊਂਗੀ ਫਿਰ ਮੈਂ ਦੁਬਾਰਾ ਬਣਾਉਣਾ ਆਂ ਫਿਰ ਗ੍ਰੰਥ app ਰੱਖਿਆ ਹੋਇਆ ਆ,

ਹਮ ਸਨੈਪਚੈਟ ਬਹੁਤ ਲੋਕੀ ਬਹੁਤ trending ਵਿੱਚ ਚੱਲ ਰਿਹਾ ਸਨੈਪਚੈਟ ਹਨਾ ਤੈਨੂੰ ਪਤਾ ਹੀ ਆ ਪਹਿਲਾਂ ਪਹਿਲਾਂ ਤੇ ਸਿਰਫ਼ ਜ਼ਿਆਦਾ ਨਾ ਆਪਾਂ ਫੇਸਬੁੱਕ ਚਲਾਉਂਦੇ ਸੀਗੇ, ਤੇ ਮਤਲਬ ਕਿ ਫੇਸਬੁੱਕ ਹੋ ਗਿਆ, ਇੰਸਟਾ ਤੇ ਚੱਲ ਹੁਣ ਆਇਆ ਹਨਾ ਮੈਸੇਂਜਰ ਵਗ਼ੈਰਾ ਚਲਾ ਲਿਆ, ਟਵਿਟਰ ਤੇ ਤੈਨੂੰ ਪਤਾ ਟਵਿਟਰ ਤੇ ਮੈਂ ਚਲਾਉਂਦੀ ਨੀ ਠੀਕ ਹੈ ਇਹੀ ਸਭ ਚੱਲਦਾ ਹੁੰਦਾ ਸੀਗਾ, ਪਰ ਹੁਣ ਜਿਹੜੇ trending ਜਿਹੜਾ ਆ ਨਾ ਉਹ ਸਨੈਪਚੈਟ ਲੋਕੀ ਬਹੁਤ use ਕਰਦੇ ਆ ਮੈਨੂੰ ਤੇ ਮੇਰੀਆਂ ਕਈ ਸਹੇਲੀਆਂ ਕਹਿੰਦੀਆਂ ਤੂੰ ਵੀ ਯਾਰ ਚਲਾ ਹਨਾ ਅਮਨ ਤੂੰ ਵੀ ਚਲਾ ਹਨਾ ਮੇਰਾ ਮਨ ਨੀ ਕਰਦਾ ਹੈਗਾ ਨਾਲੇ ਨਾ ਯਾਰ ਤੈਨੂੰ ਪਤਾ ਹੀ ਹੈ ਕਿ ਮੈਨੂੰ ਨਾ ਥੋੜ੍ਹਾ ਚਲਾਉਣਾ ਘੱਟ ਆਉਂਦਾ ਹੈਗਾ ਆ, ਪਰ ਇਹ ਆ ਸਿੱਧੇ ਉਹਦੇ ਤੇ ਨਾ ਪਤਾ ਕੀ ਹੁੰਦਾ ਕਿ ਕੋਈ ਵੀ ਤੁਹਾਡਾ ਜਿੱਦਾਂ ਮਤਲਬ ਕੀ ਹੁੰਦਾ ਨਾ ਕਿ ਪਹਿਲਾਂ ਤੈਨੂੰ ਪਤਾ ਫੇਸਬੁੱਕ ਤੇ ਆਪਾਂ ਕਿਸੇ ਦੀ photo ਦਿਖਾ ਕੇ ਆਪਣੇ ਪਾਗਲ ਬਣਾ ਦਿੰਦੇ ਹੁੰਦੇ ਸੀਗੇ, ਹੁਣ ਉਹ ਚੀਜ਼ ਨੀ ਹੈਗੀ ਹਨਾ ਫੇਸਬੁ~ ਤੇ ਜਿੱਦਾਂ ਕੋਈ ਤੁਹਾਡਾ photo ਦਾ ਤੁਸੀਂ status ਪਾਇਆ ਨਾ ਕੋਈ ਤੁਹਾਡਾ ਨਾ screenshot ਲੱਗਦਾ ਤੁਹਾਨੂੰ show ਹੋ ਜਾਣਾ ਆਂ ਫਿਰ ਤੁਸੀਂ ਜਿਹੜੀ chat ਹੈਗੀ ਹੈ ਉਹਦੀ ਤੁਸੀਂ ਆਪਣੇ ਤਰੀਕੇ ਨਾਲ setting ਕਰ ਸਕਦੇ ਹੋ ਜਿੱਦਾਂ ਤੁਸੀਂ ਕਿ~

ਨਹੀਂ ਸਨੈਪਚੈਟ

ਠੀਕ ਹੈ ਚਲਾਇਆ ਕਰ ਓਦਾਂ ਮੈਂ ਵੀ ਦੇਖਣਾ ਹੈ, ਮੈਂ ਵੀ ਕਰਨਾ download ਫਿਰ ਮੈਂ ਵੀ ਕਰਾਂ ਹਮ ਹਾਂ ਹੋਰ ਤੈਨੂੰ ਤੈਨੂੰ ਪਤਾ ਹੈ ਜਿੱਦਾਂ ਆਪਾਂ ਕੋਈ ਆਪਣੇ personal document ਰੱਖੇ ਹੋਣ ਰੱਖਣੇ ਹੋਣ ਹਨਾ ਜਿੱਦਾਂ ਆਪਾਂ phone ਵਗ਼ੈਰਾ ਤੇ privacy ਲਗਾ ਕੇ ਉਹਦੇ ਲਈ ਵੀ ਤੈਨੂੰ ਪਤਾ ਜਿੱਦਾਂ ਕੋਈ photos videos ਹਨਾ any document ਉਹਦੇ ਲਈ ਵੀ ਤੈਨੂੰ ਪਤਾ ਜਿੱਦਾਂ calculator ਨੀ ਹੁੰਦਾ ਹੈਗਾ ਹਨਾ ਓਦਾਂ ਦੀ personal app ਜਿੱਦਾਂ ਕਿ ਉਹਦੇ ਵਿੱਚ ਆਪਾਂ ਲਕੋ ਕੇ ਜਿੱਦਾਂ ਰੱਖ ਸਕਦੇ ਹਾਂ ਹਨਾ privacy ਲਗਾ ਕੇ ਹਾਂ lock ਲਗਾ ਕੇ ਫਿਰ app lock ਜਿਹੜੇ ਹੁੰਦੇ ਹੈਗੇ ਆ ਨਹੀਂ ਉਹਨਾਂ ਦੇ ਕਿੰਨੇ benefits ਹੈ ਹਮ ਹੋਰ ਕੀ ਤੈਨੂੰ ਪਤਾ ਹੈ ਕੁੱਝ ਨੀ ਯਾਰ ਬਸ ਬੈਠੀ ਸੀਗੀ ਮੈਨੂੰ ਵੀ ਕੋਈ ਕੀ ਕੰਮ ਹੈਗਾ ਤੈਨੂੰ ਪਤਾ ਘਰ ਬੈ~ ਵਿਹਲੇ ਬੈਠੇ ਹੋਈਏ, ਤੇ phone ਚਲਾ ਲਿਆ ਬਸ ਇਸ ਤੋਂ ਸਿਵਾ ਵਾਟਸੈਪ ਤੇ message ਕਰ ਦਿੱਤਾ ਕਿਸੇ ਨੂੰ ਤੇ ਦੇਖ ਲਏ videos ਵਗ਼ੈਰਾ status ਵਗ਼ੈਰਾ ਪਾਏ ਆ ਕਿਸੇ ਨੇ ਹਨਾ ਆਹੀਓ ਸਭ ਚੀਜ਼ਾਂ ਦੇਖਦੇ ਰਹਿੰਦੇ ਹਾਂ, ਪਰ ਨਾ ਮੈਂ ਨਾ ਯਾਰ ਮੈਂ ਨਾ ਉਹ ਦੇਖਦੀ ਪਈ ਸੀ ਮੈਂ ਸੋਚਦੀ ਪਈ ਹੈਗੀ ਸੀ ਮੈਂ ਨਾ ਹੁਣੇ ਅਹ ਮੈਂ ਤੈਨੂੰ call ਲਾ ਲਈ ਮੈਂ ਕਿਹਾ ਚੱਲ ਤੇਰੇ ਨਾਲ ਗੱਲ ਬਾਤ ਕਰ ਲੈਂਦੇ ਹਾਂ free ਬੈਠੀ ਸੀ ਫਿਰ ਮੈਂ ਸੋਚਦੀ ਪਈ ਸੀਗੀ ਮੈਂ ਨਾ ਇਸ ਤੋਂ ਬਾਅਦ movie ਦੇਖਣੀ ਆਂ ਸੌਂਕਣ ਸੌਂਕਣੇ ਨੀ ਆਈ ਹੈਗੀ ਉਹ ਮੈਂ phone ਵਿੱਚ ਦੇਖਣੀ ਆਂ Theater 'ਚ ਵੀ ਯਾਰ plan ਬਣਾਇਆ ਸੀਗਾ ਪਰ ਮੈਂ ਕਿਹਾ ਜਦੋਂ ਘਰ ਬੈਠੇ ਦੇਖ ਸਕਦੇ ਹਾਂ ਫਿਰ ਕਿਉਂ ਤੈਨੂੰ ਪਤਾ ਹੈ ਉਹ ਨਾ ਇੱਕ ਫੋਕਸੀ app ਨੀ ਹੈਗਾ ਫੋਕਸੀ app ਆਇਆ ਨਵਾਂ ਤੈਨੂੰ ਪਤਾ ਉਹਦੇ ਵਿੱਚ ਜਿਹੜੀ movie theater 'ਚ ਲੱਗੀ ਹੋਏਗੀ ਨਾ, ਤੂੰ ਉਹਓ ਆਪਣੇ mobile ਵਿੱਚ ਦੇਖ ਸਕਦੀ ਹੈਂ ਬੜੇ ਆਰਾਮ ਨਾਲ ਹਮ ਹੁਣ theater ਜਾਣ ਦੀ ਵੀ ਤੈਨੂੰ ਪਤਾ ਲੋੜ ਨੀ ਪੈਂਦੀ ਹੈਗੀ। ਹਮ ਤੂੰ ਗਈ ਹੈ ਦੇਖਣ ਹਮ ਹਮ ਇਹ 'ਚ ਕਿਹੜੀ ਗੱਲ ਕਰਦੀ ਹੈਂ ਹੁਣ ਤੇ ਉੱਥੇ ਬੜਾ ਕੁਛ ਹੈ ਤੈਨੂੰ ਪਤਾ ਕਈ ਸਾਰੇ channels ਆ, ਕਈ ਕਿੰਨੀ ਸਾਰੀ knowledge ਜਿਹੜੀ ਹੈਗੀ ਆ ਨਾ ਆਪਾਂ ਤੈਨੂੰ ਪਤਾ ਉਹ ਤੋਂ ਮਿਲ ਸਕਦੀ ਹੈ ਕੋਈ ਵੀ guidelines ਜਿੱਦਾਂ ਤੂੰ ਲੈਣੀਆਂ ਆਂ ਹਨਾ ਕਿਸੇ ਵੀ ਮਾਮਲੇ ਦੇ ਵਿੱਚ ਤੂੰ ਉੱਥੇ ਲੈ ਸਕਦੀ ਹੈ ideas ਵਗ਼ੈਰਾ ਲੈ ਸਕਦੀ ਹੈ ਨਹੀਂ

ਹਮ ਚੱਲ ਠੀਕ ਹੈ ਦੀਵਾਂਸ਼ੀ ਮੈਂ ਨਾ ਤੈਨੂੰ ਕਰਾਂਗੀ ਬਾਅਦ ਵਿੱਚ ਮੈਂ ਦੇਖ ਲਵਾਂ movie ਯਾਰ ਨਾਲੇ ਮੰਮੀ ਵੀ ਆਵਾਜ਼ਾਂ ਮਾਰਦੇ ਪਏ ਹੈ okay bye bye ਹਾਂ ਜੀ ਤੁਹਾਡੀ ਗੱਲ speedpostcustomercare ਨਾਲ ਹੋ ਰਹੀ ਆ ਸਤਿ ਸ੍ਰੀ ਅਕਾਲ speedpost ਵੋਚ ਤੁਹਾਡਾ ਹਾਰਦਿਕ ਸਵਾਗਤ ਆ ਮੇਰਾ ਨਾਮ ਸਭਆ ਮੈਂ ਤੁਹਾਡੀ ਕਿੱਦਾਂ ਦੀ ਮਦਦ ਕਰ ਸਕਦੀ ਆ ਤੁਹਾਡੀ ਇਸ ਦੁਵਿਧਾ ਵਾਸਤੇ ਮੈਂ speedpost ਵੱਲੋਂ ਮਾਫੀ ਚਾਹੁਣੀ ਆ ਪਾਰ ਉਸ ਤੋਂ ਪਹਿਲਾਂ ਮੈਨੂੰ ਆਪਣਾ ਨਾਮ ਦੱਸਿਓ ਅਲੀ ਤੁਹਾਡਾ couriernumber ਦੱਸਿਓ ਮੈਨੂੰ sir ਤੁਹਾਡੀ ਇਸ ਜਾਣਕਾਰੀ ਵਾਸਤੇ ਧੰਨਵਾਦ ਮੈਂ ਤੁਹਾਡੀ ਇਸ ਜਾਣਕਾਰੀ ਨੂੰ system ਵਿਚ check ਕਰਕੇ ਦੱਸਦੀ ਆ

sir ਤੁਹਾਡੀ ਅਵਾਜ ਨਹੀਂ ਆ ਰਹੀ ਆ hello hello ਜੀ hello ਕੀ ਤੁਸੀਂ ਬਾਹਰ ਕੀ ਤੁਸੀਂ ਬਾਹਰ ਜਾ ਕੇ ਗੱਲ ਕਰ ਸਕਦੇ ਆ ਓਥੇ signal ਸ਼ਾਇਦ ਸਿੱਧਾ ਆ ਪਾਊਗਾ

sir ਸਾਡੇ ਨਾਲ ਬਣੇ ਰਹੋ ਥੋੜਾ ਜੇਹਾ ਸਮਾਂ ਲੱਗ ਰਿਹਾ sir ਜਿੱਦਾਂ ਕੀ ਮੈਂ ਵੇਖ ਪਾ ਰਹੀ ਆ ਇੱਦਾਂ ਦੀ ਕੋਈ ਖ਼ਬਰ ਸਾਡੀ system ਵਿਚ show ਨਹੀਂ ਹੋਇਆ ਐ ਮੈਂ ਹੁਣਿ deliveryboy ਨਾਲ ਸੰਪਰਕ ਕਰਦੀ ਆ ਓਹਨਾ ਨੇ ਆ ਫੇਰ ਓਹਨਾ ਨੂੰ ਇਸ ਬਾਰੇ ਜਾਣਕਾਰੀ ਪੂਰੀ ਹੋਊਗੀ

sir ਤੁਸੀਂ ਬੇਫਿਕਰ ਰਹੋ ਤੇ ਜੇ calldisconnect ਵਿ ਹੋ ਜਾਉਗੀ ਤਾਂ ਅਸੀਂ ਤੁਹਾਨੂੰ ਫਿਰ ਤੋਂ call ਕਰਾਂਗੇ sir ਮੈਂ ਤੁਹਾਡੀ call ਨੂੰ merge ਕਰ ਰਹੀ ਆ ਸਾਡੇ delivery boy ਵੀ ਹੋਊਗਾ ਵਿਚ okay hello ਕੀ ਮੇਰੀ ਗੱਲ deliveryboy ਰਾਜ ਨਾਲ ਹੋ ਰਹੀ ਆ ਰਾਜ ਕੀ ਤੁਸੀਂ eighthmarch ਮੁੰਬਈ SS ਨਗਰ ਵਿਚ ਤੁਸੀਂ Parceldeliver ਕੀਤਾ ਸੀ ਆ ordernumber ਆ onetwothreefourfivesix sixnineeightthreefourzerozero ਜਿਸ ਵਿਚ twentykgsmangoes ਸੀ ਧੰਨਵਾਦ ਰਾਜ ਤੁਹਾਡੀ ਇਸ ਜਾਣਕਾਰੀ ਦੇ ਵਾਸਤੇ ਅਲੀ ਜੀ ਜਿਵੇਂ ਕੀ ਅਸੀ ਸੁਣਿਆ deliveryboy ਦੱਸ ਰਿਹਾ ਸੀ ਕਿ parcel ਪਹਿਲਾਂ ਤੋਂ ਹੀ ਖੁੱਲਿਆ ਹੋਇਆ ਸੀ sir ਸ਼ਇਦ ਤੁਸੀਂ ਠੀਕ ਤਰ੍ਹਾਂ packing ਨਹੀਂ ਕੀਤੀ ਹੋਊਗੀ ਤੇ ਇਸੇ ਵਾਸਤੇ courieropen ਹੋ ਗਿਆ ਹੋਊਗਾ sir ਤੁਸੀਂ please ਸ਼ਾਂਤ ਹੋ ਜਾਓ ਤੁਹਾਡੀ ਪੂਰੀ ਮਦਦ ਕੀਤੀ ਜਾਊਗੀ ਕਿ ਮੈਂ ਤੁਹਾਡੀ callhold ਵਿਚ ਰੱਖ ਸਕਦੀ ਆ sir ਘਬਰਾਓ ਨਹੀਂ ਤੁਹਾਡਾ courierinsurance ਹੈਗਾ ਆ ਅਸੀਂ ਤੁਹਾਨੂੰ ਪੂਰਾ ਦਿਆਂਗੇ ਪਾਰ ਤੁਹਾਨੂੰ billsubmit ਕਰਨਾ ਹੋਊਗਾ ਸਾਡੀ online ਵਿਚ ਜਿੱਦਾਂ ਵੀ ਤੁਸੀਂ ਕਰ ਪਾਓ